ਉਦਾਂ ਹੋਇਆ, ਉਤੋਂ ਬਾਅਦ ਚਲੋ ਠੀਕ ਆ। matter ਮਤਲਬ ਕੀ ਗੱਲ solve ਹੋ ਗਈ। ਹਨਾ ਜੀ। solve ਹੋਈ, ਉਹਤੋਂ ਬਾਅਦ ਗੱਲ ਮੇਰੇ ਨਾਲ ਕਰਨ ਲੱਗ ਪਈ। ਪਰ ਜਿਵੇਂ ਗੱਲ ਕਰਦੀ ਸੀ, ਉਹ ਗੱਲ ਨਹੀਂ ਰਹੀ ਮਤਲਬ ਕਿ ਉਹਨੂੰ ਪਤਾ ਨੀ ਕੀ ਇਹਾ ਜਾ ਅਜੀਬ ਜਾ ਹੋਇਆ ਵੀ ਉਹ ਮੇਰੇ ਤੋਂ ਦੂਰ ਜੀ ਹੋਣ ਲੱਗ ਪਈ। ਫਿਰ ਮੈਂ ਇੱਕ ਦਿਨ ਰਾਤ ਨੂੰ ਬੈਠਿਆ, ਮੈਂ ਸੋਚ ਰਿਹਾ ਸੀਗਾ, ਵੀ ਰੱਬ ਪਹਿਲਾ ਇੰਨਾ ਸੋਹਣਾ ਦਿਨ ਹੋਇਆ ਕਰਦਾ ਸੀਗਾ ਚੰਗਾ। ਤੇ ਅੱਜ ਇਸ ਬਾਰੇ ਕੀ ਚੱਕਰ ਹੋਣ ਲੱਗ ਗਿਆ ਕਿ ਮੈਂ ਕੋਈ ਗਲਤੀ ਕਰਤੀ ਜਾਂ ਮੈਂ ਕੁਛ ਕਰਤਾ। ਇਹੀ ਮੈਂ ਸੋਚ ਸੋਚ ਕੇ ਮਤਲਬ ਇੱਕ ਬੰਦੇ ਨੂੰ ਕਹਿ ਦਿੰਦੇ ਨੇ, ਧੱਕਾ ਜਿਹਾ ਲੱਗ ਗਿਆ, ਝਟਕਾ ਜਿਹਾ ਲੱਗ ਗਿਆ। ਵੀ ਇਕ ਚੀਜ ਹੁੰਦੀ ਆ, ਬੰਦੇ ਨੂੰ ਇਕਲਕਤ ਮਿਲ ਜਾਣੀ। ਓਰ ਜੇ ਇਕਲਕਤ ਖੋਹਣੀ ਤਾਂ ਕਿਡਾ ਬੜਾ ਬੰਦਾ ਨਹੀਂ ਮਤਲਬ ਝੱਲ ਸਕਦਾ। ਬੰਦਾ tension ਚ ਵੀ ਦਿਮਾਗ ਚ ਉਹ ਪੈ ਜਾਂਦਾ ਬੰਦੇ ਦੇ ਕਿ ਕਹਿ ਦਿਨੇ ਆ ਫਰਕ ਜਾ ਪੈ ਜਾਂਦਾ ਵੀ ਬੰਦਾ, ਬੀਮਾਰ ਜਾ ਹੋਣ ਲੱਗ ਜਾਂਦਾ, ਝੱਲਾਪਣ ਜਾ ਕਰਨ ਲੱਗ ਜਾਂਦਾ ਏਦਾ ਏਦਾ। ਵੀ ਹਰਕਤਾਂ ਜਿਹੀਆਂ ਹੋਰ ਆ ਜਾਂਦੀਆਂ, ਬੰਦੇ ਨੇ ਦਿਨ-ਰਾਤ ਸੌਣਾ ਨੀ। ਇਕ ਗੱਲ ਨੂੰ ਸੋਚੀਂ ਜਾਣਾ ਕਿ ਬੰਦੇ ਨਾਲ ਕੀ ਵਾਪਰੂ। ਇਹ ਤਾਂ ਤੁਸੀਂ ਵੀ ਸਮਝਦਾਰ ਓ। ਮੈਂ ਪਤਾ ਨੀ ਰੱਬ, ਚਲੋ ਮੇਰੇ ਨਾਲ ਇਹ ਹੋਇਆ, ਰੱਬ ਨੇ ਮੈਨੂੰ ਹਿੰਮਤ ਬਖਸ਼ੀ। ਪਰਮਾਤਮਾ ਨੇ ਮੈਨੂੰ ਦੁੱਖ ਝੱਲਣ ਦਾ ਉਹ ਵੀ ਦਿੱਤਾ, ਹੌਂਸਲਾ ਦਿੱਤਾ ਵੀ ਕੋਈ ਚੱਕਰ ਨੀ, ਜਿਦਾਂ ਇਹ ਦੁੱਖ ਆ ਤਾਂ ਕੀ ਪਤਾ ਅੱਗੇ ਰੱਬ ਨੇ ਮੇਰੇ ਬਾਰੇ ਕੀ ਸੋਚਿਆ ਹੋਵੇ। ਮੈਂ ਉਹਨੂੰ ਮਾੜੀ ਨੀ ਕਹਿੰਦਾ। ਅਹ ਮਾੜੀ ਨੀ ਕਹਿੰਦਾ। ਬਹੁਤ ਸਾਊ ਸੀਗੀ। ਘਰਦਿਆਂ ਦੀ ਵੀ respect ਕਰਦੀ ਤੀ, ਇੱਜਤ ਕਰਦੀ ਤੀ ਘਰਦਿਆਂ ਦੀ ਵੀ, ਇੱਜਤ ਕਰਦੀ ਤੀ।

ਗੱਲਬਾਤ ਹੋਈ। ਉਹਨੂੰ ਕਿਸੇ ਨੇ ਅਹ ਕਿਸੇ ਕੁੜੀ ਨੇ ਉਹਦੀ ਭਾਬੀ ਨੇ ਜਾਂ ਕਿਸੇ ਨੇ ਉਹਨੂੰ ਮੇਰੇ ਖਿਲਾਫ ਖੜਾ ਕਰਤਾ। ਇੱਕ marriage ਉਹ party ਸੀਗੀ ਸਾਡੇ। ਤੇ ਉਹ ਉਧਰੋਂ ਆਏ ਹੋਏ ਸੀਗੇ, ਅਸੀਂ ਇਧਰੋਂ ਆਏ ਹੋਏ ਸੀਗੇ। party ਸੀਗੀ reception ਮਤਲਬ ਕਿ ਰਾਤ ਅਹ ਰਾਤ ਦੀ party ਸੀਗੀ ਉਥੇ retirement ਹੀ ਸੀਗੀ। retirement ਹੀ ਸੀਗੀ, party ਸੀਗੀ, ਜਦੋਂ ਉਥੇ ਗਏ। ਉਥੇ ਕਿਸੇ ਨੇ ਮਤਲਬ ਅਸੀਂ enjoy ਕਰ ਰਹੇ ਸੀ, ਮਤਲਬ ਕਿ ਨੱਚ-ਟੱਪ ਰਹੇ ਸੀਗੇ, ਨੱਚਦੇ-ਟੱਪਦੇ ਹੋਏ ਵੀ ਮਤਲਬ ਉਥੇ ਉਹ ਲੱਗੇ ਹੋਏ ਸੀਗੇ ਭੰਗੜੇ ਆਲੇ। ਭੰਗੜੇ ਆਲਿਆਂ ਦਾ group ਆਇਆ ਹੋਇਆ ਸੀਗਾ, ਉਥੇ ਨੱਚਣ-ਟੱਪਣ ਲੱਗ ਗਏ। ਚਲੋ ਕਿਸੇ ਨੇ ਉਹਨੂੰ ਕਹਿਤਾ ਵੀ ਇਦਾਂ ਇਦਾਂ ਗੱਲ ਆ, ਵੀ ਇਹ ਤੇਰੇ ਬੰਦਾ like ਨੀ ਆ। ਚਲੋ ਦੋ ਦਿਨ ਨੀ phone ਆਇਆ। ਤੀਜੇ ਦਿਨ phone ਆਇਆ। ਤੀਜੇ ਦਿਨ ਆਇਆ, ਕਹਿੰਦੀ ਮੈਂ ਥੋਡੇ ਨਾਲ ਨਹੀਂ ਆ, ਮੈਂ ਕਿਹਾ ਕਿਉਂ। ਕਹਿੰਦੀ ਤੁਸੀਂ ਇਦਾਂ ਕਰੀਆ, ਫਲਾਣਾ, ਢੀਮਕਾ। ਮੈਂ ਕਿਹਾ ਯਾਰ ਦੇਖ ਤੂੰ ਹੁਣ ਮੈਨੂੰ main ਗੱਲ ਦੱਸ ਦੇ, ਤੈਨੂੰ ਹੋ ਕੀ ਗਿਆ। ਕਹਿੰਦੀ ਤੇਰੇ ਘਰਦਿਆਂ ਨੇ ਤੇਰੇ ਵਾਸਤੇ ਰਿਸ਼ਤਾ ਲੱਭਤਾ ਜਾਂ ਕੁੱਛ। ਉਹ ਕੁੜੀ ਤੇ ਮੈਨੂੰ ਇੰਨਾ proud ਸੀ ਨਾ।

ਭਰੋਸਾ ਬਹੁਤ ਜਿਆਦਾ ਹੁੰਦਾ। ਫਿਰ ਵੀ ਬੰਦਾ ਜਦੋਂ ਉਹ ਬੰਦੇ ਨੂੰ ਉਹਨੇ ਬੰਦੇ ਨੇ ਕਿਹਾ, ਬੰਦਾ ਜਮਾ ਈ ਟੁੱਟ ਜਾਂਦਾ। ਸਾਰਾ mood ਖਰਾਬ ਹੋ ਜਾਂਦਾ। ਬੰਦਾ ਕੀ ਕਰੇ। ਨਾ ਉਧਰ ਦਾ, ਨਾ ਇਧਰ ਦਾ। ਕਹਿ ਦਿੰਦੇ ਆ ਨਾ ਪੰਜਾਬੀ ਚ। ਨਾ ਘਾਟ ਦਾ ਰਿਹਾ, ਨਾ ਉਧਰ ਦਾ ਰਿਹਾ। ਨਾ ਘਰ ਦਾ ਰਿਹਾ, ਨਾ ਬਾਹਰ ਦਾ ਰਿਹਾ। ਬੰਦਾ ਗੱਬੇ ਫਸ ਜਾਂਦਾ। ਜਿੰਦਗੀ ਇਕ ਇਹੋ ਜੀ ਚੀਜ ਆ ਬੰਦਾ ਗੱਬੇ ਫਸ ਜਾਂਦਾ, ਹੁਣ ਤੁਸੀਂ ਦੇਖਿਆ ਈ ਹੋਣਾ ਕਿ love marriage ਕਰਾ ਲੈਂਦੇ ਆ ਬੰਦੇ। ਕਈ ਘਰ ਦੇ ਸਾਥ ਦੇ ਦਿੰਦੇ ਆ, ਕਈ ਨਹੀਂ ਦਿੰਦੇ। ਚਲ ਮੇਰੀ ਕਿਸਮਤ ਚ ਨਹੀਂ ਸੀ ਕਿ ਪਤਾ ਰੱਬ ਨੇ ਮੇਰੇ ਵਾਸਤੇ ਸਭ ਤੋਂ ਵਧੀਆ ਈ ਚੁਣਿਆ ਹੋਵੇ। ਮੇਰਾ part ਅਹ ਮਤਲਬ ਕਿ ਮੇਰਾ ਸਾਥੀ। ਮੈਥੋਂ ਸਾਥੀ ਰੱਬ ਨੇ ਸਭ ਤੋਂ ਵਧੀਆ ਮੇਰਾ ਸਾਥੀ ਚੁਣਿਆ ਹੋਵੇ। ਇਹ ਆਪਾ ਨੂੰ ਨੀ ਪਤਾ, ਮੇਰੇ ਰੱਬ ਨੂੰ ਪਤਾ ਕਿਉਂਕਿ ਮੈਨੂੰ ਪਤਾ ਰੱਬ ਤੇ ਭਰੋਸਾ। ਚਲੋ ਠੀਕ ਆ। ਮੈਂ ਪਹਿਲਾ ਵਿੱਚ ਨੂੰ ਬੀਮਾਰ ਮਤਲਬ ਕਿ ਬੀਮਾਰ ਹੋ ਗਿਆ ਸੀਗਾ ਬਹੁਤ ਜਿਆਦਾ ਵੀ ਇਕੇ ਗੱਲ ਸੋਚੀ-ਸੋਚੀ ਜਾਣੀ। ਪਾਗਲ ਜਿਹਾ ਹੋ ਗਿਆ ਸੀਗਾ, ਚਲੋ ਉਹਤੋ ਬਾਅਦ ਘਰਦਿਆਂ ਨੇ ਇਲਾਜ ਕਰਵਾਇਆ। ਘਰਦਿਆਂ ਨੇ ਮੈਨੂੰ ਸਮਝਾਇਆ ਕਿ ਬੱਚੇ ਇਦਾਂ ਨੀ, ਵੀ ਏਦਾਂ ਕਰਨਾ, ਕੋਈ ਚੱਕਰ ਨੀ, ਕੋਈ ਨੀ। ਉਹਨੇ ਕਰ ਲਿਆ ਕੋਈ ਚੱਕਰ ਨੀ, ਰੱਬ ਉਹਨੂੰ ਇਹਸਾਸ ਕਰਵਾਉਗਾ, ਵੀ ਕਹਿੰਦੇ। ਮੈਂ ਕਿਹਾ ਜੀ ਠੀਕ ਆ ਕੋਈ ਚੱਕਰ ਨੀ, ਉਹਤੋਂ ਬਾਅਦ ਮੈਂ ਹੌਲੀ-ਹੌਲੀ ਘਰਦਿਆਂ ਨਾਲ ਆਪਣਾ time ਕੱਢਿਆ, ਉਹਨਾਂ ਨਾਲ ਬਿਤਾਇਆ। ਤੇ ਵਧੀਆ ਉਹਨਾਂ ਨਾਲ ਰਿਹਾ ਤੇ ਮਾੜਾ ਜਿਹਾ ਠੀਕ ਹੋ ਗਿਆ ਸਰੀਰ ਮੇਰਾ। ਵਧੀਆ ਹੋ ਗਿਆ ਤੇ ਮੈਂ ਆਪਦੇ ਘਰਦਿਆਂ ਨਾਲ ਖੁਸ਼ ਰਹਿਣਾ, ਘਰਦਿਆਂ ਨਾਲ ਜਾਣਾ, ਮੇਰੀ sis ਭੈਣਾਂ ਨਾਲ ਬਾਹਰ ਜਾਣਾ ਕਿਤੇ।

ਉਹ ਕਹਿੰਦਾ ਵੀ ਏਦਾਂ ਏਦਾਂ ਗੱਲ ਹੋਈ ਆ। ਵੀ ਉਹਦੀ ਮੰਗਣੀ ਰੱਖਤੀ। ਜਦ ਵੀ ਆਪਾ ਕਹਿ ਦਿੰਦੇ ਆ ਵੀ ਮੰਗਣੀ ਰੱਖਤੀ ਵੀ ਮੰਗਣੀ ਹੋ ਗਈ ਵੀ ਉਹਦਾ ਰੋਕਾ ਕਰਤਾ ਕੁੜੀ ਦਾ। ਜਦੋਂ ਉਸਨੇ ਮੁੰਡੇ ਨੇ ਮੈਨੂੰ photos ਦਿਖਾਈਆਂ

ਉਧਰ-ਉਧਰ ਬੰਦੇ ਨੂੰ ਇਕ ਵਾਰ ਤਾਂ ਗੁੱਸਾ ਆ ਜਾਂਦਾ ਕੋਈ ਚੱਕਰ ਨੀ। ਵੀ ਹਾਂ ਨਹੀਂ ਬੋਲਦਾ ਕੋਈ ਚੱਕਰ ਨੀ। ਪਰ ਜਦੋਂ photos ਦਿਖਾਈਆਂ, ਉਸ time ਉਹ ਬੰਦਾ ਮੇਰੇ ਨਾਲ ਸੀ। ਉਹਨੂੰ ਪਤਾ ਜਾਂ ਮੈਨੂੰ ਪਤਾ ਜਾਂ ਤੀਜਾ ਰੱਬ ਸੀ। ਹੋਰ ਕੋਈ ਬੰਦਾ ਨੀ ਥਾ। ਉਹ ਉਥੋਂ ਦੀ ਮੈਨੂੰ ਲੈ ਗਿਆ, ਮੈਂ ਇੰਨਾ ਬੀਮਾਰ ਹੋ ਗਿਆ, ਘਰਾਂ ਆ ਗਿਆ। ਜਿਦਨ ਮੈਂ ਰਾਤ ਨੂੰ ਜਿਆਦਾ ਬੀਮਾਰ ਹੋਇਆ, ਮੈਂ ਆਪਣੇ ਨਾਮ ਉਹਦਾ ਕਰਮਾ ਕਰਮਦੀਪ ਸਿੰਘ ਆ ਉਹਦਾ ਨਾਮ। ਮੇਰਾ ਮਾਸੀ ਦਾ ਮੁੰਡਾ, ਸਭ ਤੋਂ ਕਰੀਬੀ ਆਪਣਾ। ਕੋਈ ਵੀ ਗੱਲ ਹੁੰਦੀ ਆ, ਮੈਂ ਉਹਦੇ ਨਾਲ ਗੱਲ share ਕਰਦਾ, ਉਹਦੇ ਨਾਲ ਮੈਨੂੰ ਵਧੀਆ ਲੱਗਦਾ ਗੱਲ share ਕਰਨਾ। ਹੁਣ ਜਿਵੇਂ ਵੱਡਾ ਭਾਈ ਆ, ਉਹਦੇ ਨਾਲ ਨਹੀਂ ਗੱਲ share ਕਰ ਸਕਦੇ। ਕਈ ਗੱਲਾਂ ਹੁੰਦੀਆਂ। ਲੁਕੋਨ ਨੂੰ, ਨਹੀਂ ਕਰ ਹੁੰਦੀਆਂ ਕਿਉਂਕਿ ਵੱਡੇ ਅਹ ਵੱਡਿਆਂ ਦਾ ਸਤਿਕਾਰ ਕਰਨਾ ਚਾਹੀਦਾ। ਵੱਡਿਆਂ ਦੇ ਮੁਹਰੇ ਬੋਲਣਾ ਮੇਰੇ ਹਿਸਾਬ ਨਾਲ ਨਹੀਂ ਚੰਗਾ ਲੱਗਦਾ ਕਿਉਂਕਿ ਮੇਰੇ ਨਾਲ ਜੋ ਹੋਇਆ, ਮੈਂ ਉਹਨੂੰ ਕੁੜੀ ਨੂੰ ਧੋਖਾ ਚਲ ਧੋਖਾ ਤਾਂ ਨਹੀਂ ਕਹਿੰਦਾ ਵੀ ਅੱਧੇ ਕਹਿ ਦਿੰਦੇ ਆ ਵੀ ਚਲ ਧੋਖਾ ਕਰ ਗਈ, ਆਏ ਕਰ ਗਈ, ਮੈਂ ਧੋਖਾ ਨਹੀਂ ਕਹਿਦਾ, ਚਲ ਮਜਬੂਰੀ ਹੁੰਦੀ ਆ। ਪਰ ਮੈਨੂੰ ਇੱਕ ਗੱਲ ਦੀ ਸਮਝ ਨੀ ਆਈ, ਇਕ ਗੱਲ ਦੀ ਸਮਝ ਪਤਾ ਨੀ ਕਿਉਂ ਨੀ ਆਈ, ਵੀ ਜਿਹੜੇ ਬੰਦੇ ਕੋਲ ਮੈਨੂੰ ਇੰਨਾ ਭਰੋਸਾ ਸੀ।

ਠੀਕ ਆ ਜੀ ਚਲੋ, ਨਹੀਂ ਉਹਦੇ ਘਰ ਦੇ ਮੰਨੇ, ਕੋਈ ਗੱਲ ਨੀ। ਸੌ ਕੁਛ ਮਜਬੂਰੀਆਂ ਹੁੰਦੀਆਂ, ਮੈਂ ਮੰਨਦਾ ਗੱਲ ਨੂੰ। but ਮੈਨੂੰ ਇਕ ਗੱਲ ਦਾ proud ਸੀ ਜਦ ਵੀ ਉਸਦੇ ਘਰ ਦੇ ਉਹਦੇ ਵਾਸਤੇ ਮੁੰਡਾ ਲੱਭਣਗੇ ਵੀ ਉਹਨੂੰ phone ਕਰਕੇ ਦਸੂਗੀ ਜਾਂ message ਕਰਕੇ। ਬਸ ਮੈਨੂੰ ਉਹ ਚੀਜ ਦੀ wait ਸੀ, ਮੇਰੇ ਨਾਲ ਉਹ ਨਹੀਂ ਹੋਈ। ਬਸ ਮੈਨੂੰ ਉਹ ਗੱਲ ਦਾ ਦੁੱਖ ਆ ਵੀ ਪਤਾ ਨੀ। ਚਲ ਪਰਮਾਤਮਾ ਅੱਗੇ ਮੇਰੇ ਦਿਲ ਤੋਂ ਇਹੀ ਅਰਦਾਸ ਕਰੂੰਗਾ। ਵੀ ਪਰਮਾਤਮਾ ਉਹਨੂੰ ਤੰਦਰੁਸਤੀ ਬਖਸ਼ੇ, ਖੁਸ਼ ਰਵੇ, ਹਰ ਖੁਸ਼ੀ ਪ੍ਰਾਪਤ ਕਰੇ ਉਹ। ਮੇਰੇ ਵੱਲੋਂ ਤਾਂ ਇਹੀ ਅਰਦਾਸ ਆ। ਪਰ ਮੈਂ ਚਲ ਧੋਖਾ ਨੀ ਕਹਿੰਦਾ ਯਾਰ। ਸੌ ਮਜਬੂਰੀਆਂ ਹੁੰਦੀਆਂ ਆਪਣੀਆਂ-ਆਪਣੀਆਂ, ਕੀ ਪਤਾ। ਉਹਦੇ ਛੱਡ ਜਾਣ ਤੋਂ ਬਾਅਦ ਮੈਨੂੰ ਕੀ ਮਿਲਣਾ। ਇਹ ਵੀ ਹੋ ਸਕਦਾ ਵੀ ਉਹ ਗਈ, ਉਹਤੋਂ ਕਿਆ ਪਤਾ ਵੱਡਾ ਹੀ ਮਿਲਜੇ ਕੁਛ। ਉਹਤੋਂ ਜਿਆਦਾ ਸੰਸਕਾਰੀ ਕੁੜੀ ਮਿਲ ਜੇ। ਕਿਆ ਪਤਾ ਰੱਬ ਨੇ ਕਿਆ ਪਤਾ ਇੱਕ ਦੇਖਿਆ ਈ ਸੀਗਾ। ਠੀਕ ਆ ਜੀ। ਚਲੋ ਅੱਜ ਦਾ ਵਿਚਾਰ ਇੱਥੇ ਹੀ ਸਮਾਪਤ ਹੁੰਦਾ। thank you so much ਸਸਰੀਕਾਲ ਰਿਤਿਕਾ । ਸਸਰੀਕਾਲ, ਸਾਰੀਆਂ ਨੂੰ ਇਹੀ ਬੋਲਿਆ ਕਰ।

ਨਹੀਂ ਮੈ ਨਹੀਂ ਸੁਣਨਾ।

ਮੈਨੂੰ ਪਤਾ ਤਾ ਹੈ, ਕੋਈ ਸੜਿਆ ਜਿਹਾ ਈ ਹੋਣਾ ਤੇਰੇ ਕੋਲ। ਤਾਹੀਓ ਮੈ ਕਿਹਾ ਮੈਂ ਕੀਆ ਰਹਿਣ ਦੇ ਤੂੰ ਹਾਂ ਹਾਂ ਪਤਾ। ਉਹਂਦੇ ਚ ਜ਼ਿਆਦਾ ਏ ਅੱਗ ਏ। ਅੱਛਾ ਤੈਨੂੰ ਪਤਾ। ਜਿਹੜਾ ਅਨੂਪਮਾ ਆਲਾ ਨਾਟਕ ਏ, ਉਹਦੇ ਵਿਚ ਓਹੋ ਅਨੂਪਮਾ ਨਾਲ ਅਨੁਜ ਦੀ ਲੜਾਈ ਹੋਈ ਆ ਮੈਨੂੰ ਵੀ ਨਾ ਯਾਰ ਮੈਨੂੰ ਬੱਸ ਇਹਨਾਂ ਪਤਾ ਲੱਗਿਆ ਕਿ ਜਿਹੜੇ ਉਹ ਸੀਗੇ ਨਾ ਕਯਾ ਕਹਿੰਦੇ ਹੋਣੇ ਅਨੂਪਮਾ ਦੀ ਮੰਮੀ ਜਾਂਦੀ ਓਹਨੂੰ ਅਨੁਜ ਨੂੰ ਮਨਾਂਨ ਵਾਸਤੇ ਅਨੁਜ ਕਹਿੰਦਾ ਵੀ ਤੁਸੀਂ ਅਨੂਪਮਾ ਨੂੰ ਕਹਿਦੋ ਕੀ ਨਾ ਮੇਰੀ ਓਹੰਦੀ ਜਿੰਦਗੀ ਚ ਮੇਰਾ ਜਿਹੜਾ ਉਹ ਸੀ ਨਾ ਕਿਰਦਾਰ ਬੱਸ ਏਨਾ ਕੁ ਸੀ ਗਾ। ਹੁਣ ਉਹਨੂੰ ਮਨਾ ਕਰਦੋ। ਪਤਾ ਨਹੀਂ ਕੀ ਹੋ ਗਿਆ ਏਦਾਂ ਦਾ ਮੈ ਛੱਡ ਤਾਂ ਉਹਨੂੰ ਅਨੂਪਮਾ ਨੂੰ। ਮੈ ਪਤਾ ਕਰਨਾ ਮੈਨੂੰ ਨਾ ਉਹ ਹੈ ਬੱਸ ਪਤਾ ਕਰਾ ਕਿ ਹੋਇਆ ਕਿਆ ਉਹਂਦੇ ਵਿੱਚ? ਉਹਂਦੀ ਜਿੰਦਗੀ ਚ ਕਿਆ ਹੋ ਗਿਆ ਮੇਰਾ ਆਪਣਾ ਕੁਛ ਨੀ ਬਣਿਆ ਹੈਗਾ ਕਿਸੇ ਹੋਰ ਦਾ ਤਾ ਬਣ ਜਾਵੇ ਠੀਕ ਆ ਚੱਲ ਕੋਈ ਨਾ ਲੱਗ ਜੁ ਪਤਾ ਤੈਨੂੰ ਵੀ। ਹੋਰ ਸੁਣਾ, ਇੱਕ ਨਿਜਮਤ ਅਭਿਆਸ ਸਥਾਪਿਤ ਕਰੋ। ਆਪਣੇ ਰੋਜ਼ਾਨਾ ਸਿਮਰਨ ਦੀ ਮਹੱਤਤਾ ਨੂੰ ਸਮਝੋ ਅਤੇ। ਇਸ ਨੂੰ ਮਾਨਸਿਕ ਅਤੇ ਭਾਵਨਾਤਮਿਕ ਤੌਰ ਤੇ ਪੂਰੀ ਤਰਹ ਅਪਣਾਓ। ਸਾਹ ਲੈਣ ਤੇ ਧਿਆਨ ਦਿਓ। ਧੰਨ ਧੰਨ ਜਨਨੀ ਜਨਨੀ ਮਾਤਾ ਅਗਾ ਪਤਾ ਨਹੀਂ ਕਿਆ ਕਯਾ ਲਿਖਾ ਆਂ ਏਡੇ ਵਿਚ ਕਵਿਤਾ ਸੁਣੀ ਧੀਆਂ ਪਰ ਧੀਆਂ ਪਰ।

ਸੁਣ ਵਕਤ ਦੀ, ਕਿਸੇ ਨੂੰ ਕੋਈ ਚਾਅ ਨਾ ਚਾਰਦਾ, ਐਂਜ ਕਿਉਂ ਕਰਦੇ ਮਾਪੇ? ਹੋਠਾਂ ਤੋਂ ਖਿੜ ਪੁੜ ਜਾਂਦੇ, ਸਭਨਾ ਦੀ ਮੁਸਕਾਨ ਬਾਬਲਾ, ਧੀਆਂ ਘਰ ਦੀ ਸ਼ਾਨ ਬਾਬਲਾ। ਆਖੇ ਕਰ ਕੋਈ ਪਾਰੀਏਆਂ, ਪੁੱਤਰ ਕਿਹੜੇ ਜੰਮਦੇ ਵੱਢੀਆਂ ਕਰਨ ਕਮਾਈਆਂ। ਤੇਰੇ ਵੇਹੜੇ ਧੀ ਜੇ ਖੇਡੇ ਤੇਰਾ ਨੁਕਸਾਨ ਬਾਬਲਾ, ਧੀਆਂ ਘਰ ਦੀ ਸ਼ਾਨ ਬਾਬਲਾ।

ਨਾ ਮੰਗਾ ਮੈ ਹੀਰੇ ਮੋਤੀ, ਨਾ , ਨਾ ਮੈ ਮੰਗਾ ਰੇਸ਼ਮ ਦੇ ਦੁਪੱਟੇ, ਪ੍ਰਵਾਨ ਬਾਬਲਾ, ਧੀਆਂ ਘਰ ਦੀ ਸ਼ਾਨ ਬਾਬਲਾ, ਕਵਿਤਾ ਵਿੱਚ ਕਹਿੰਦੇ , ਲੋਚੀ ਵਾਂਗੂ ਦੇ ਕੇ ਦੇਖੀ ਸਾਨੂ ਪੂਰਾ ਮਾਨ ਬਾਬਲਾ, ਧੀਆਂ ਘਰ ਦੀ ਰੌਣਕ ਹੁੰਦੀਆਂ, ਧੀਆਂ ਘਰ ਦੀ ਸ਼ਾਨ ਬਾਬਲਾ, ਇਹਦੇ ਵਿੱਚ

ਬਸ ਏਡਾ ਲੰਬਾ। ਸ਼੍ਰਿਸ਼ਟੀ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ। ਔਰਤਾਂ ਦਾ ਸਤਿਕਾਰ ਰੱਬ ਦਾ ਸਤਿਕਾਰ ਹੁੰਦਾ ਹੈ।

ਬਾਕੀ ਕੁਛ ਨਾ ਰਿਹਾ, ਜਿੱਥੇ ਧਰਮ ਸ਼ਰਮ ਗਿਆ ਉੱਥੇ ਬਾਕੀ ਕੀ ਰਹਿ ਗਿਆ, ਇਹ ਮਾਨ ਅਭਿਮਾਨੀ ਦੁਨੀਆਂ ਲੁੱਟ ਲੁੱਟ ਖਾਣ। ਗੁਰੂ ਤੋਂ ਹੋ ਕੇ ਬੇਮੁਖ, ਝੂਠੀ ਸ਼ਾਨ ਵਖਾਣ, ਆਕੜ ਤੇ ਘਮੰਡ ਕਹਿੰਦੇ ਕਦ ਤੱਕ ਰਹਿਣੀ ਜਿੰਦਗੀ ਇਸ ਦੇ ਅਜਬ ਨਜ਼ਾਰੇ, ਇੱਕ ਦਿਨ ਆਵੇਗੀ ਕੌਰ ਕਾਲੀ ਰਾਤ, ਆਵੇਗੀ ਚੇਤਨਾ ਉੱਡ ਜਾਵਣਗੇ ਦੂਰ ਸਾਰੇ, ਸਮੁੰਦਰ ਡੂੰਗੇ ਦੇ ਵਿਚ ਘੋਤੇ ਖਾਣੇ। ਇੱਕ ਦਿਨ ਵਰਤਣ ਭਾਣੇ, ਨਾ ਵਿਛੋੜਾ ਨਾ ਨੂਰ ਮਿਲਣਾ, ਜਿੰਦਗੀ ਦਾ ਸੂਰਜ ਅਸਤ ਹੋ ਜਾਣਾ। ਮੁੜ ਨਾ ਮਿਲਣਾ ਜੁਲਣਾ ਹਨੇਰਾ ਮਨੁੱਖ ਦੇ ਹੋਣੀ ਨਵੀ ਗੱਲ ਨਹੀਂ ਹੈ, ਸਭ ਦੇ ਪੀਰ ਪੈਗੰਬਰ ਮੁੜ ਕੋਈ ਨਾ ਆਇਆ, ਇਹ ਭੇਦ ਹੈ ਬਣਿਆ ਕਿਸੇ ਨਹੀਂ ਸੁਲਝਾਇਆ। ਮੈਨੂੰ ਵੀ ਸਮਝ ਨੀ ਆਈ ਕਵਿਤਾ ਮੇਰਾ ਤਾ ਤੁਕ

ਮੇਰਾ ਤਾਂ ਤੁਕ ਈ ਨਹੀਂ ਮਿਲਦਾ ਪਿਆ ਨਾਲੇ ਨਜ਼ਾਰੇ ਨਾਲ ਪੜ੍ਹਦੀ ਪਈ ਸੀ। ਆਪਣੇ ਮੈ ਪਾਠ ਨਹੀਂ ਪੜਿਆ ਇਹ ਗੁਰੂਆਂ ਦੀ ਧਰਤੀ, ਇਹ ਪੀਰਾਂ ਦੀ ਧਰਤੀ, ਸ਼ਹੀਦਾਂ ਅਤੇ ਸੂਰਮਿਆਂ ਦੀ, ਹੋਲੀ ਬੋਲ ਨੀ। ਇਹ ਧਰਤੀ ਦਾ ਕਣ ਕਣ ਮਹਾਨ।

ਇੱਥੇ ਗੂੰਜੇ ਨਾਨਕ ਦੀ ਬਾਣੀ। ਇਹ ਗਿਆਨ ਪਈ ਵੰਡਦੀ, ਗੀਤਾ ਏ, ਇੱਥੇ ਫ਼ਕੀਰਾਂ ਦੀ ਦਰਗਾਹ ਉੱਤੇ ਸ਼ਾਹ ਨੇ ਸਚਦਾ ਕੀਤਾ ਏ । ਇਥੇ ਮੰਦਰ, ਮਸਜਿਦਾਂ ਚੋ ਉੱਠੇ ਲਹਿਰਾ ਦੇ ਵਾਂਗ ਅਨਾਜ, ਇੱਥੇ ਧਰਤੀ ਤੇ ਜਿੰਦ ਕੁਰਬਾਨ। ਕੁਰਬਾਨੀ ਦਾ ਜਮਨਾ ਵਿੱਚ ਸਰ ਸਰਗਮ ਹੈ। ਜਿੰਦਾ ਏ ਸਬਕ ਅਹਿੰਸਾ ਦਾ। ਸਾਡੇ ਹੱਥ ਵਿੱਚ ਜੇੜਾ ਪਰਚਮ ਹੈ। ਕਿ ਨੀ ਦਿਨ ਗੰਗਾ ਦੇ, ਇਹ ਜਾਨੇ ਕੁਲ ਜਹਾਨ, ਇਸ ਧਰਤੀ ਤੋਂ ਜਿੰਦ ਕੁਰਬਾਨ, ਜੋ ਆਇਆ ਮਿੱਤਰ ਬਣਕੇ ਇਸ ਨੇ । ਸਾਨੂ ਗੱਲ ਦੇ ਨਾਲ ਲਗਾਇਆ ਏ, ਇਹ ਜਾਨ ਵਾਰ ਕੇ ਦੁਸ਼ਮਣ ਦਾ ਅਹਿਸਾਨ, ਇਹ ਧਰਤੀ ਤੋਂ ਜਿੰਦ ਕੁਰਬਾਨ। ਇਹ ਹੀ ਏ ਕਿ ਭਾਰਤੀ ਨੌਜਵਾਨ ਦੁਸ਼ਮਣ ਦਾ ਮੁਕਾਬਲਾ ਕਰਨ ਲਈ ਤਿਆਰ ਰਹਿੰਦੇ ਹਨ। ਉਹ ਕਦੇ ਵੀ ਪਿੱਛੇ ਨਹੀਂ ਹੱਟਦੇ। ਭਾਰਤ ਦੀ ਧਰਤੀ ਵੀਰਾਂ ਦੀ ਧਰਤੀ ਏ, ਇੱਥੇ ਬਹੁਤ ਸਾਰੇ ਸੂਰਵੀਰਾਂ ਨੇ।

ਹਾਂ ਹਾਂ ਪਤਾ ਏ, ਭਗਤ ਸਿੰਘ, ਸੁਖਦੇਵ, ਰਾਜਗੁਰੂ ਸਾਰਿਆਂ ਨੇ ਆਪਣੀਆਂ ਸ਼ਹਾਦਤਾਂ ਦਿੱਤੀਆਂ। ਸਾਡੇ ਦੇਸ਼ ਨੂੰ ਆਜ਼ਾਦ ਕਰਾਉਣ ਵਿੱਚ ਆਪਣਾ ਆਪਣਾ ਯੋਗਦਾਨ ਦਿੱਤਾ ਵਾ । ਅੱਛਾ ਗਾਂਧੀ ਜੀ ਬਾਰੇ ਤੁਹਾਡਾ ਕਿਆ ਵਿਚਾਰ ਆ? ਆਹੋ! ਸਹੀ ਗੱਲ ਏ, ਸਮਾਂ ਦੇਖੋ ਸਮਾਂ। ਇਹ ਸਮੱਸਿਆ ਖੜੀ ਹੋ ਗਈ ਹੈ, ਕਿ ਸਰਵ ਸ਼ਕਤੀਮਾਨ, ਸਰਵ ਵਿਆਪਕ ਤੇ ਸਰਵ ਹਿੱਤਕਾਰੀ ਰੱਬ ਦੀ ਹੋਂਦ ਵਿਚ ਮੇਰੀ ਅਵਿਸ਼ਵਾਸ਼, ਮੇਰੇ ਅਹੰਕਾਰ ਕਰਕੇ ਹੈ। ਮੈਨੂੰ ਕਦੇ ਚਿੱਤ ਚੇਤਾ ਵੀ ਨਹੀਂ ਸੀ ਕੀ ਮੈਨੂੰ ਕਿਸੇ ਵੇਲੇ ਇਹੋ ਜਹੀ ਸਮੱਸਿਆ ਦਾ ਸਾਹਮਣਾ ਕਰਨਾ ਪਏਗਾ।

ਅਤੇ ਇਹ ਵੀ ਮੇਰਾ ਅਹੰਕਾਰ ਹੈ ਮੇਰੇ ਵਿਸ਼ਵਾਸ ਦਾ ਕਾਰਣ ਹੈ, ਫੇਰ ਵੀ ਸਮੱਸਿਆ ਤਾਂ ਗੰਭੀਰ ਹੀ ਹੈ ਨਾ। ਇਹਨਾਂ ਇਨਸਾਨੀ ਵਤੀਰਿਆਂ ਤੋਂ ਉਪੱਰ ਹੋਣ ਦਾ ਮੈਂ ਦਾਅਵਾ ਨਹੀਂ ਕਰਦਾ, ਮੈਂ ਵੀ ਆਖਰ ਇਨਸਾਨ ਹਾਂ। ਇਸ ਤੋਂ ਵੱਧ ਕੁਝ ਵੀ ਨਹੀਂ। ਤੇ ਨਾ ਹੀ ਕੋਈ ਇਸ ਤੋਂ ਵੱਧ ਹੋਣ ਦਾ ਦਾਅਵਾ ਕਰ ਸਕਦਾ ਹੈ। ਮੇਰੇ ਵਿਚ ਵੀ ਇੱਕ ਕਮਜ਼ੋਰੀ ਹੈ।

ਕਈ ਮੌਕਿਆਂ ਉੱਤੇ ਮੈਨੂੰ ਹੈਂਕੜਬਾਜ ਵੀ ਕਿਹਾ ਗਿਆ। ਕੁੱਝ ਦੋਸਤ ਪੂਰੀ ਗੰਭੀਰਤਾ ਨਾਲ ਮੇਰੇ ਉੱਤੇ ਦੋਸ਼ ਲਗਾਉਂਦੇ ਰਹੇ, ਮੈਂ ਦੂਜਿਆਂ ਤੇ ਆਪਣੀ ਰਾਏ ਮੜ੍ਹਦਾ ਹਾਂ। ਮੈਂ ਨੀ ਇਨਕਾਰ ਨਹੀਂ ਕਰਦਾ ਕਿ ਇਹ ਗੱਲ ਕਿਸੇ ਹੱਦ ਤੱਕ ਸਹੀ ਹੈ। ਤੇ ਆਪਣੀ ਗੱਲ ਮਨਵਾ ਲੈਂਦਾ ਹਾਂ। ਇਸ ਅਹਮਵਾਦ ਨੂੰ ਵੀ ਕਿਹਾ ਜਾ ਸਕਦਾ ਹੈ ਜਿੱਥੋਂ ਤੱਕ ਸਮਾਜ ਦੀਆਂ ਰੂੜੀਵਾਦੀ ਰਿਵਾਇਤਾਂ ਦੇ ਵਿਰੋਧ ਦਾ ਸਵਾਲ ਹੈ ਮੈਂ ਅਹੰਕਾਰੀ ਹਾਂ। ਪਰ ਇਹ ਗੱਲ ਨਹੀਂ। ਇਹ ਆਪਣੇ ਵਿਚਾਰਾਂ ਤੇ ਮਾਣ ਕਰਨ ਵਾਲੀ ਗੱਲ ਹੈ। ਇਸ ਨੂੰ ਅਹੰਕਾਰ ਨਹੀਂ ਕਿਹਾ ਜਾ ਸਕਦਾ। ਅਭਿਮਾਨ ਜਾਂ ਕਹਿ ਲਵੋ ਅਹੰਕਾਰ ਕਿਸੇ ਮਨੁੱਖ ਵਿਚ ਲੋੜੋਂ ਵੱਧ ਆਪਣੇ ਆਪ ਤੇ ਮਾਣ ਦਾ ਪ੍ਰਗਟਾਵਾ ਹੁੰਦਾ ਹੈ, ਕੀ ਮੈਂ ਬੇਲੋੜੇ ਮਾਣ ਕਰਕੇ ਨਾਸਤਿਕ ਬਣਿਆ ਹਾਂ ਜਾਂ ਇਸ ਵਿਸ਼ੇ ਉੱਤੇ ਡੂੰਘਾ ਮੁਲਤਾਇਆ ਕਰਨ ਮਗਰੋਂ ਤੇ ਗੰਭੀਰ ਸੋਚ ਵਿਚਾਰ ਕਰਨ ਮਗਰੋਂ ਨਾਸਤਿਕ ਬਣਿਆਂ ਹਾਂ। ਇਹ ਸਵਾਲ ਹੈ ਜਿਸ ਬਾਰੇ ਮੈਂ ਇੱਥੇ ਚਰਚਾ ਕਰਨੀ ਚਾਉਂਦਾ ਹਾਂ। ਸਭ ਤੋਂ ਪਹਿਲੇਂ ਇਹ ਨਬੇੜਾ ਕਰ ਲਈਏ ਕਿ ਅਭਿਮਾਨ ਤੇ ਅਹੰਕਾਰ ਦੋ ਅਲੱਗ ਅਲੱਗ ਗੱਲਾਂ ਹੁੰਦੀਆਂ ਹਨ।

ਬੇਸ਼ਰਤੇ ਕਿ ਮੈਨੂੰ ਐਵੇਂ ਰਾਹ ਜਾਂਦੇ ਨੂੰ ਸ਼ੋਹਰਤ ਹੱਥ ਲੱਗ ਗਈ ਹੋਵੇ ਜਾਂ ਮਹਾਨ ਲਈ ਸੱਚੀ ਸੁੱਚੀ ਲੋੜੀਂਦੇ ਗੁਣ ਹੀ ਮੇਰੇ ਵਿਚ ਨਾ ਹੋਣ।

ਦੋਹਾਂ ਹਾਲਾਤਾਂ ਵਿਚ ਉਹ ਸਹੀ ਨਾਸਤਕ ਨਹੀਂ ਹੋ ਸਕਦਾ, ਪਹਿਲੀ ਸੂਰਤ ਵਿਚ ਉਹ ਰਕੀਫ਼ ਦੀ ਹੋਂਦ ਤੋਂ ਮੁਨੱਕਰ ਨਹੀਂ ਹੁੰਦਾ। ਦੂਸਰੀ ਸੂਰਤ ਵਿਚ ਓਹੋ ਸੁਚੇਤ ਸਤਾ ਦੀ ਹੋਂਦ ਨੂੰ ਮੰਨਦਾ ਹੈ ਜੋ ਪਰਦੇ ਪਿੱਛਓ ਸਾਰੀ ਪ੍ਰਕ੍ਰਿਤੀ ਨੂੰ ਚਲਾ ਰਹੀ ਹੈ।

ਜੋ ਪਰਦੇ ਪਿੱਛਓਂ ਸਾਰੀ ਪ੍ਰਕ੍ਰੀਰਤੀ ਨੂੰ ਚਲਾ ਰਹੀ ਹੈ ਇਸ ਲਈ ਸਾਡੇ ਲਈ ਕੋਈ ਅਹਿਮੀਅਤ ਨਹੀਂ। ਅਸਲ ਨੁਕਤਾ ਇਹ ਹੈ ਦੋਹਾਂ ਹਾਲਾਤਾਂ ਵਿਚ ਓਹਦਾ ਰੱਬ ਵਿਚ ਵਿਸ਼ਵਾਸ ਕਾਇਮ ਰਹਿੰਦਾ ਹੈ ਉਹ ਕਿਸੇ ਤਰਾਂ ਦਾ ਵੀ ਨਾਸਤਿਕ ਨਹੀਂ। ਇਹੋ ਮੈਂ ਆਖਣਾ ਚਾਹੁੰਦਾ ਹਾਂ ਮੈਂ ਉੱਪਰਲੀਆਂ ਦੋਹਾਂ ਕਿਸਮਾਂ ਵਿਚ ਨਹੀ ਆਉਂਦਾ। ਮੈਂ ਤਾਂ ਕਿਸੇ ਵੀ ਸਰਵਸ਼ਕਤੀਮਾਨ ਜਾਂ ਸਰਵੋਪਰੀ ਸਤਾ ਦੀ ਹੋਂਦ ਤੋਂ ਮੂਲੋਂ ਹੀ ਇਨਕਾਰੀ ਹਾਂ। ਇੰਝ ਕਿਉਂ ਹੈ ਮੈਂ ਇਹਦੇ ਬਾਰੇ ਅੱਗੇ ਚੱਲ ਕੇ ਵਿਚਾਰ ਚਰਚਾ ਕਰਾਂਗਾ। ਇਥੇ ਮੈਂ ਇਕ ਗੱਲ ਸਪਸ਼ਟ ਕਰ ਦੇਣੀ ਚਾਹੁੰਦਾ ਹਾਂ ਕਿ ਮੈਂ ਅਹੰਕਾਰ ਕਰਕੇ ਨਾਸਤਿਕਤਾ ਦੇ ਸਿਧਾਂਤ ਦਾ ਧਾਰਨੀ ਨਹੀਂ ਹੋਇਆ। ਨਾ ਤਾ ਮੈਂ ਖੁਦਾ ਦਾ ਰਕੀਫ਼ ਹਾਂ, ਨਾ ਕੋਈ ਰੱਬ ਅਵਤਾਰ ਤੇ ਨਾ ਹੀ ਆਪ ਪ੍ਰਮਾਤਮਾ ਹਾਂ। ਇਕ ਗੱਲ ਤਾਂ ਪੱਕੀ ਹੈ ਕਿ ਅਹੰਕਾਰ ਕਾਰਨ ਮੈਂ ਇਹ ਸੋਚਣੀ ਨਹੀਂ ਅਪਣਾਈ। ਇਸ ਇਲਜ਼ਾਮ ਦਾ ਜਵਾਬ ਦੇਣ ਲਈ ਮੈਂ ਤੱਥ ਬਿਆਨ ਕਰਦਾ ਹਾਂ। ਮੇਰੇ ਦੋਸਤ ਕਹਿੰਦੇ ਹਨ ਕਿ ਦਿੱਲੀ ਬੰਬ ਤੇ ਲਾਹੌਰ ਸਾਜਿਸ਼ ਕੇਸਾਂ ਦੌਰਾਨ ਮੈਨੂੰ ਜਿਹੜੀ ਬੇਲੋੜੀ ਸ਼ੋਹਰਤ ਮਿਲੀ ਉਸ ਕਾਰਣ ਮੇਰੇ ਵਿਚ ਫੋਕੀ ਸ਼ਾਨ ਹੋਈ ਹੈ। ਆਓ ਆਪਾਂ ਦੇਖੀਏ ਓਨਾ ਦੇ ਕਥਨ ਕਿੱਥੋਂ ਤਕ ਠੀਕ ਹਨ। ਪਿੱਛੇ ਜਿਹੇ ਵਾਪਰੀਆਂ ਘਟਨਾਵਾਂ ਕਾਰਣ ਮੈਂ ਨਾਸਤਿਕ ਨੀ ਹੋਇਆ ਮੈਂ ਤਾਂ ਉਦੋਂ ਹੀ ਰੱਬ ਤੋਂ ਰੱਬ ਨੂੰ ਮੰਨਣੋ ਹੱਟ ਗਿਆ ਸੀ। ਜਦੋਂ ਮੈਂ ਨਾਮਾਲੂਮ ਨੌਜਵਾਨ ਸੀ, ਜੱਦ ਮੇਰੇ ਉਪਰੋਕਤ ਦੋਸਤ ਰੱਬ ਦੀ ਹੋਂਦ ਤੋਂ ਸੁਚੇਤ ਵੀ ਨਹੀਂ ਸਨ ਘੱਟੋ ਘੱਟ ਕਾਲੇਜ ਦਾ ਕੋਈ ਵਿਦਿਆਰਥੀ ਇੰਨਾ ਅਭਿਮਾਨੀ ਨਹੀਂ ਹੋ ਸਕਦਾ ਕਿ ਉਹ ਨਾਸਤਿਕ ਹੋ ਜਾਵੇ ਭਾਵੇਂ ਕੁੱਝ professor ਮੈਨੂੰ ਪਸੰਦ ਕਰਦੇ ਸਨ ਤੇ ਕੁੱਝ ਨਾਪਸੰਦ, ਪਰ ਮੈਂ ਕਦੇ ਵੀ ਮਿਹਨਤੀ ਮੁੰਡਾ ਨਹੀਂ ਸੀ। ਅਹੰਕਾਰ ਵਰਗੇ ਵਿਚਾਰ ਰੱਖਣ ਦਾ ਮੈਨੂੰ ਕੋਈ ਮੌਕਾ ਹੀ ਨਹੀਂ ਸੀ ਮਿਲਿਆ। ਮੈਂ ਬਹੁਤ। ਸਾਊ ਸੁਭਾਅ ਵਾਲਾ ਤੇ ਭਵਿਖ ਬਾਰੇ ਉਲਝਿਆ ਰਹਿਣ ਵਾਲਾ ਮੁੰਡਾ ਸੀ, ਤੇ ਉਹਨਾ ਦਿਨਾਂ ਵਿਚ ਮੈਂ ਪੱਕਾ ਨਾਸਤਿਕ ਨਹੀਂ ਸੀ। ਮੈਂ ਆਪਣੇ ਬਾਬਾ ਜੀ ਦੇ ਅਸਰ ਹੇਠ ਵੱਡਾ ਹੋਇਆ ਤੇ ਉਹ ਪੱਕੇ ਆਰੀਆ ਸਮਾਜੀ ਸਨ। ਕੋਈ ਆਰੀਆ ਸਮਾਜੀ ਹੋਣ ਤਾਂ ਸਭ ਕੁੱਝ ਹੋ ਸਕਦਾ ਹੈ। ਪਰ ਨਾਸਤਿਕ ਨਹੀਂ। ਮੈਂ ਆਪਣੀ Primary ਦੀ ਪੜਾਈ ਮੁਕਾ ਕੇ ਲਾਹੌਰ ਦੇ DAVschool ਵਿਚ ਦਾਖ਼ਲ ਹੋਇਆ, ਤੇ ਇਹਦੇ boarding house ਵਿਚ ਪੂਰਾ ਇੱਕ ਸਾਲ ਰਿਹਾ। ਓਥੇ ਸੇਵਰ ਦੇ ਤ੍ਰਿਕਾਲ ਸੰਧਿਆ ਦੀਆਂ ਪ੍ਰਾਰਥਨਾਵਾਂ ਤੋਂ ਛੁੱਟ ਮੈਂ ਘੰਟਿਆਂ ਬੱਦੀ ਗਾਇਤ੍ਰੀ ਮੰਤ੍ਰ ਦਾ ਜਾਪੁ ਕਰਦਾ ਸੀ, ਮੈਂ ਉਹਨਾਂ ਦਿਨਾਂ ਵਿਚ ਪੱਕਾ ਸ਼ਰਧਾਲੂ ਸੀ ਤੇ ਫੇਰ ਮੈਂ ਆਪਣੇ ਮਾਤਾ ਪਿਤਾ ਜੀ ਨਾਲ ਰਹਿਣਾ ਸ਼ੁਰੂ ਕਰ ਦਿੱਤਾ। ਉਹਨਾਂ ਦਾ ਧਾਰਮਿਕ ਦ੍ਰਿਸ਼ਟੀਕੋਣ ਉਦਾਰ ਸੀ। ਉਹਨਾਂ ਦੀਆਂ ਸਿੱਖਿਆਵਾਂ ਸਦਕਾ ਹੀ ਮੈਂ ਆਪਣੀ ਜਿੰਦਗੀ ਵਿਚ ਆਜ਼ਾਦੀ ਦੇ ਆਦਰਸ਼ ਨੂੰ ਅਰਪਿਆ। ਪਰ ਉਹ ਨਾਸਤਿਕ ਨਹੀਂ ਸਨ ਉਹਨਾਂ ਦਾ ਰੱਬ ਇਕ ਪੱਕਾ ਅਕੀਦਾ ਸੀ ਉਹ ਮੈਨੂੰ ਹਰ ਰੋਜ਼ ਪ੍ਰਾਰਥਨਾ ਕਰਨ ਲਈ ਕਹਿੰਦੇ ਹੁੰਦੇ ਸਨ ਉਹ ਮੇਰੀ ਪਰਵਰਿਸ਼ ਇਸ ਢੰਗ ਨਾਲ ਹੋਈ। ਨਾ ਮਿਲਵਰਤਣ ਦੇ ਦਿਨਾਂ ਦੌਰਾਨ ਮੈਂ National college ਵਿਚ ਦਾਖ਼ਲ ਹੋਇਆ, ਉੱਥੇ ਹੀ ਮੈਂ ਸਾਰੀਆਂ ਧਾਰਮਿਕ ਸਮੱਸਿਆਵਾਂ ਬਾਰੇ, ਇਥੋਂ ਤੱਕ ਕਿ ਰੱਬ ਬਾਰੇ ਵੀ ਖੁੱਲੇ ਤੌਰ ਤੇ ਸੋਚਣਾ ਤੋਂ ਇਹਨਾਂ ਬਾਰੇ ਵਿਚਾਰ ਚਰਚਾ ਕਰਨੀ ਸ਼ੁਰੂ ਕਰ ਦਿੱਤੀ। ਪਰ ਮੇਰਾ ਓਦੋ ਵੀ ਰੱਬ ਵਿਚ ਪੱਕਾ ਵਿਸ਼ਵਾਸ ਸੀ ਓਦੋਂ ਵੀ ਮੈਂ ਦਾੜੀ ਕੇਸ਼ ਰੱਖ ਲਏ ਸਨ ਪਰ ਤਾਂ ਵੀ ਮੈਂ ਸਿੱਖੀ ਦੇ ਮਿਥਿਆਸ ਜਾਂ ਸਿਧਾਂਤ ਦਾ ਕਿਸੇ ਹੋਰ ਧਰਮ ਵਿਚ ਵਿਸ਼ਵਾਸ ਨਾ ਕਰ ਸਕਿਆ, ਪਰ ਰੱਬ ਦੀ ਹੋਂਦ ਵਿਚ ਮੇਰਾ ਪੱਕਾ ਵਿਸ਼ਵਾਸ ਸੀ।

ਮੈਂ ਓਹਦੇ ਕੋਲੋਂ ਰੱਬ ਬਾਰੇ ਬਾਰ ਬਾਰ ਪੁੱਛਣਾ ਤਾਂ ਓਹਨੇ ਆਖ ਛੱਡਣਾ, ਜਦ ਤੇਰਾ ਦਿਲ ਕਰੇ ਰੱਬ ਨੂੰ ਧਿਆ ਲਿਆ ਕਰ, ਨਾਸਤਿਕਤਾ ਦੇ ਸਿਧਾਂਤ ਨੂੰ ਮੰਨਣ ਲਈ ਜੋ ਹੋਂਸਲਾ ਚਾਹੀਦਾ ਹੈ ਇਹ ਉਹ ਹੋਂਸਲੇ ਤੋਂ ਬਿਨਾ ਨਾਸਤਿਕਤਾ ਹੈ।

ਜੋ ਹੁਣ ਕਰਾਚੀ ਸਾਜਿਸ਼ ਕੇਸ ਦੇ ਸੰਬੰਧ ਵਿਚ ਉਮਰ ਕੈਦ ਭੁਗਤ ਰਹੇ ਹਨ ਉਹਨਾਂ ਦੀ ਪ੍ਰਸਿੱਧ ਅਤੇ ਇੱਕੋ ਇਕ ਕਿਤਾਬ ਬੰਦੀ ਜੀਵਨ। ਵਿਚ ਪਹਿਲੇ ਸ਼ਫ਼ੇ ਤੋਂ ਹੀ ਰੱਬ ਦੀ ਸ਼ਾਨ ਦੀ ਜ਼ੋਰਦਾਰ ਮਹਿਮਾ ਗਾਈ ਗਈ ਹੈ ਇਸ ਖੂਬਸੂਰਤ ਕਿਤਾਬ ਦੇ ਦੂਜੇ ਭਾਵ ਦੇ ਆਖਰੀ ਸ਼ਫ਼ੇ ਵਿਚ ਓਹਦੀ ਵੇਦਾ ਵੇਦਾੰਤਵਾਦ ਕਾਰਣ ਰੱਬ ਦੀ ਅਧਿਆਤਮਕ ਮਹਿਮਾ ਉਹਨਾਂ ਦੇ ਵਿਚਾਰਾਂ ਦਾ ਸਾਰ ਹੈ। ਇਸਤਗਾਸੇ ਦੀ ਕਹਾਣੀ ਮੁਤਾਬਿਕ ਜੋ ਇਨਕਲਾਬੀ ਪਰਚਾ ਅਠਾਈ ਜਨਵਰੀ ਉੱਨੀ ਸੌ ਪੱਚੀ ਨੂੰ ਹਿੰਦੁਸਤਾਨ ਭਰ ਵਿਚ ਵੰਡਿਆ ਗਿਆ ਸੀ ਓਹੋ ਇੰਨਾ ਦੇ ਦਿਮਾਗ ਦਾ ਸਿੱਟਾ ਸੀ ਜਿਵੇਂ ਹੁੰਦਾ ਸੀ ਕਿ ਗੁਪਤ ਸਰਗਰਮੀ ਵਿਚ ਕੋਈ ਉਕਾ ਆਗੂ। ਆਪਣੇ ਵਿਚਾਰ ਪ੍ਰਗਟਾਉਂਦਾ ਹੈ ਜੋ ਕਿ ਓਹਦੇ ਬੜੇ ਪਿਆਰੇ ਹੁੰਦੇ ਹਨ ਤੇ ਦੂਜੇ ਘਰ ਉਹਨਾਂ ਦੇ ਮਤਭੇਦਾਂ ਦੇ ਬਾਵਜੂਦ ਉਹਨਾਂ ਵਿਚਾਰਾਂ ਨਾਲ ਸਹਿਮਤੀ ਪ੍ਰਗਟਾਉਣੀ ਪੈਂਦੀ ਹੈ। ਉਸ ਪਰਚੇ ਵਿਚ ਇਕ ਪੂਰਾ ਪੈਰਾ ਸਰਵੇਸ਼ਰ ਤੇ ਓਹਦੀਆਂ ਲੀਲਾਵਾਂ ਵਾਰੇ ਸੀ ਇਹ ਰਹੇਸਯਵਾਦ ਹੈ। ਇਨਕਲਾਬੀ party ਵਿਚ ਰੱਬ ਦੀ ਹੋਣ ਤੋ ਇਨਕਾਰੀ ਹੋਣ ਦਾ ਵੀਚਾਰ ਵੀ ਪੈਦਾ ਨਹੀਂ ਹੋਇਆ ਸੀ ਕਾਕੋਰੀ ਦੇ ਉੱਘੇ ਚਾਰ ਸ਼ਹੀਦਾਂ ਨੇ ਆਪਣਾ ਅੰਤਿਮ ਦਿਨ ਪ੍ਰਾਰਥਨਾ ਦੁਆ ਕਰਦਿਆਂ ਲੰਘਾਇਆ ਸੀ। ਰਾਮਪ੍ਰਸ਼ਾਦ ਬਿਸਮਿਲ ਪੱਕੇ ਆਰੀਆ ਸਮਾਜੀ ਸਨ ਸਮਾਜਵਾਦ ਤੇ ਸਾਮਵਾਦ ਦੇ ਖ਼ੇਤਰ ਵਿਚ ਅਪਣੇ ਡੂੰਘੇ ਅਧਿਐਨ ਦੇ ਬਾਵਜੂਦ ਰਾਜਨ ਲਾਡੀ ਕੋਲੋ ਉਪਨਿਸ਼ਦਾਂ ਦੇ ਮੰਤਰ ਉੱਚਾਰਣ ਲਈ ਗੀਤਾ ਦਾ ਪਾਠ ਕਰਨ ਤੋਂ ਰਿਹਾ ਨਾ ਗਿਆ।

ਏਹੇ ਬੰਦਾ ਵੀ ਉਮਰਕੈਦ ਭੁਗਤ ਰਹਿਆ ਹੈ ਪਰ ਇਹਨੂੰ ਵੀ ਕਦੇ ਆਖਣ ਦੀ ਹਿੰਮਤ ਨਾ ਪਈ ਕੀ ਰੱਬ ਨਹੀਂ ਹੈ ਉਹ ਅਰਸੇ ਤਕ ਮੈਂ ਸਿਰਫ਼ romantic ਵਿਚਾਰਵਾਦੀ ਇੰਨਕਲਾਬੀ ਸੀ ਓਦੋ ਤਕ ਤਾਂ ਅਸੀਂ ਸਿਰਫ਼ ਅਨੁਆਈ ਹੀ ਸਾਂ। ਫਿਰ ਜ਼ਿਮੇਵਾਰੀ ਆਪਣੇ ਮੋਢਿਆਂ ਉਤੇ ਲੈਣ ਦਾ ਵਿਹਲ ਆਇਆ ਕੁੱਝ ਚਿਰ party ਦੀ ਅਟੱਲ ਵਿਰੌਧ ਦਾ ਕਾਰਨ।

ਏਹੇ ਮੇਰੇ ਇਨਕਲਾਬੀ ਜੀਵਨ ਵਿਚ ਆਇਆ ਇੱਕ ਵੱਡਾ ਮੋੜ ਸੀ। ਅਧਿਐਨ ਕਰਨ ਦੇ ਅਹਿਸਾਸ ਦੀਆਂ ਤਰੰਗਾਂ ਮੇਰੇ ਮਨ ਵਿੱਚ ਉਭਰਦੀਆਂ ਰਹੀਆਂ। ਅਧਿਐਨ ਕਰ। ਤਾਂ ਕਿ ਤੂੰ ਆਪਣੇ ਵਿਰੋਧੀਆਂ ਲਈ ਦਲੀਲਾਂ ਦਾ ਜਵਾਬ ਦੇ ਸਕਣ ਦੇ ਯੋਗ ਹੋ ਜਾਵੇ। ਆਪਣੇ ਸਿਧਾਂਤ ਦੀ ਹਿਮਾਇਤ ਵਿਚ ਦਲੀਲਾਂ ਨਾਲ ਆਪਣੇ ਆਪ ਨੂੰ ਲਾਇਕ ਕਰਨ ਲਈ। ਅਧਿਐਨ ਕਰ। ਮੈਂ ਅਧਿਐਨ ਕਰਨਾ ਸ਼ੁਰੂ ਕੀਤਾ ਮੇਰੇ ਪਹਿਲੇ ਅਤੀਤ ਦੇ ਵਿਸ਼ਵਾਸ਼ਾਂ ਵਿਚ ਬਹੁਤ ਵੱਡੀ ਤਬਦੀਲੀ ਆ ਗਈ। ਸਾਡੇ ਤੋਂ ਪਹਿਲਾਂ ਤੇ ਇਨਕਲਾਬੀਆਂ ਵਿਚ ਸਿਰਫ ਤਸ਼ਦਤ ਦੇ ਤੌਰ ਤੇ ਤਰੀਕਿਆਂ ਦਾ ਰੋਮਾਨ ਇਹਨਾ ਭਾਰੂ ਸੀ। ਹੁਣ ਓਹਦੀ ਥਾਂ ਗੰਭੀਰ ਵਿਚਾਰਾਂ ਨੇ ਲੈ ਲਈ। ਹੁਣ ਰਾਹਿੱਸਵਾਦ ਵਾਸਤੇ ਤੇ ਅੰਧ ਵਿਸ਼ਵਾਸ਼ ਵਾਸਤੇ ਕੋਈ ਥਾਂ ਨਾ ਰਹੀ। ਯਤਾਰ੍ਥ ਵਾਦ ਸਾਡਾ ਸਿਧਾਂਤ ਹੋ ਗਿਆ। ਸਖ਼ਤ ਲੋੜ ਵੇਲੇ ਤਾਕਤ ਦੀ ਵਰਤੋਂ ਜਾਇਜ਼ ਹੈ। ਪਰ ਅਹਿੰਸਾ ਸਾਰੀਆਂ ਨਾਸਤਿਕ ਲਹਿਰਾਂ ਦੀ ਅਟੁੱਟ ਨੀਤੀ ਹੈ। ਮੈਂ ਤੋਰ ਤਰੀਕਿਆਂ ਬਾਰੇ ਕਾਫ਼ੀ ਆਖ ਚੁੱਕਾ ਹਾਂ। ਸਭ ਤੋਂ ਅਹਿਮ ਗੱਲ ਇਹ ਸੀ ਕਿ ਜਿਸ ਆਦਰਸ਼ਵਾਦ ਤੇ ਅਸੀਂ ਜੂੰਝਣਾ ਹੈ। ਓਹਦਾ ਸਪਸ਼ਟ ਸੰਕਲਪ ਸਾਡੇ ਸਾਹਮਣੇ ਹੋਵੇ ਕਿਉਂਕਿ action ਵਜੋਂ ਕੋਈ ਖਾਸ ਸਰਗਰਮੀਆਂ ਨਹੀਂ ਹੋ ਰਹੀਆਂ। ਇਸ ਲਈ ਮੈਨੂੰ ਸੰਸਾਰ ਇਨਕਲਾਬ ਦੇ ਵੱਖ ਵੱਖ ਆਦਰਸ਼ਾਂ ਦੇ ਅਧਿਐਨ ਵਾਦ ਤੇ ਕਾਫ਼ੀ ਮੌਕਾ ਮਿਲ ਗਿਆ। ਮੈਂ ਅਰਾਜਕਤਾ ਵਾਦੀ ਆਗੂ ਨੂੰ ਪੜ੍ਹਿਆ। ਸਮਾਜਵਾਦ ਦੇ ਸਿਧਵਾਂ ਮਾਰਕਸ ਦੀਆਂ ਕੁੱਝ ਲਿਖਤਾਂ ਪੜੀਆਂ ਤੇ ਤੇ ਆਪਣੇ ਦੇਸ਼ਾਂ ਵਿੱਚ ਸਫ਼ਲ ਇਨਕਲਾਬ ਲਿਆਉਣ ਲਈ ਹੋਰ ਵਿਅਕਤੀਆਂ ਨੂੰ ਪੜ੍ਹਿਆ। ਇਹ ਸਾਰੇ ਨਾਸਤਿਕ ਸਨ। ਬਾਕੂਨਿਨ ਦੀ ਕਿਤਾਬ ਗੋਰਡਨ ਗਰੇਥ। ਭਾਵੇਂ ਅਜੇ ਅਧੂਰੀ ਜਿਹੀ ਹੈ ਪਰ ਇਸ ਵਿਸ਼ੇ ਦਾ ਦਿਲਚਸਪ ਅਧਿਐਨ ਹੈ। ਇਸ ਤੋਂ ਮਗਰੋਂ ਮੈਨੂੰ ਨਿਰਲਮਬਾ ਸਵਾਮੀ ਦੀ ਲਿਖੀ ਹੋਈ ਕਿਤਾਬ common sense ਹੱਥ ਲੱਗੀ। ਇਸ ਕਿਤਾਬ ਵਿਚ ਅਧਿਆਤਮਕ ਨਾਸਤਿਕ ਵਾਦ ਸੀ। ਇਸ ਵਿਸ਼ੇ ਮੇਰੀ ਬਹੁਤ ਜ਼ਿਆਦਾ ਦਿਲਚਸਪੀ ਹੋ ਗਈ। ਉਨੀ ਸੌ ਛਬੀ ਦੇ ਅਖੀਰ ਤੱਕ ਮੇਰਾ ਇਹ ਵਿਸ਼ਵਾਸ਼ ਪੱਕਾ ਹੋ ਚੁੱਕਾ ਸੀ ਕਿ ਬ੍ਰਹਿਮੰਡ।

ਬਸ ਛੋਟੇ ਛੋਟੇ ਬੱਚੇ ਕੁੜੀਆਂ ਪਿੱਛੇ ਨਸ਼ੇ ਕਰਦੇ ਨੇ ਹਾਂ ਹਾਂ ਬਈ ਸਹੀ ਗੱਲ ਆ ਇਹ ਤਾ ਬਾਕੀ ਯਾਰ ਅੱਜਕੱਲ ਤਾਂ ਨਾ ਜਿਹੜੇ ਜਵਾਕ ਨੇ ਹੈਨਾ ਛੋਟੇ ਇਹ ਤੈਨੂੰ ਪਤਾ ਈ ਹੈਗਾ ਪਿਆਰਾ ਚ ਪੈ ਜਾਂਦੇ ਹੈਗੇ ਛੋਟੀ ਉਮਰ ਚ ਈ। ਹਾਂ ਬਈ ਸਹੀ ਗੱਲ ਆ ਸਹੀ ਗੱਲ ਆ।

ਚਾਰ ਮਿੰਟ ਗੱਲਾਂ ਮਾਰ ਲੈਂਦੇ ਨੇ ਰਾਤ ਨੂੰ ਸਵਾਦ ਲੈਂਦੇ ਨੇ ਹੋਰ ਕੀ ਮਿਲਣਾ ਇਹਨਾਂ ਨੂੰ ਹਾਂ ਤਾ ਖ਼ਤਮ ਈ ਆ ਬਾਕੀ ਜਿਹੜਾ ਜਿਹੜਾ lockdown ਲੱਗਿਆ ਸੀਗਾ ਨਾ ਬਾਕੀ ਇਵੇਂ ਆ ਸਾਰਿਆਂ ਦੀ ਇਹੋ ਕਰਤ ਆ ਹਾਂ ਯਾਰ ਸਹੀ ਗੱਲ ਸਾਰੀਆਂ ਦੀਆਂ ਮਾਵਾਂ ਜਿਹੜੀਆਂ online ਕਲਾਸਾਂ ਲਗਦੀਆਂ ਸਿਗੀਆ ਬੱਚੇ ਹਿੰਡ ਕਰਨ ਲੱਗ ਗੇ ਫੋਨਾਂ ਨੂੰ ਹੈਂ ਉਹ ਕਹਿੰਦੇ ਫੋਨ ਦਬਾਓ ਸਾਨੂੰ ਫੋਨ ਹੈਂ ਤੇ ਓਹਦੇ ਕੋਲ ਵੀ ਫੋਨ ਆ ਮੈ ਵੀ ਲੈਣਾ ਹੈਗਾ ਓਹਦੇ ਤੋਂ ਵੀ ਫੋਨ ਪਿੱਛੇ ਲੱਗ ਕੇ ਨਾ ਇਕ ਦੂਜੇ ਦਾ ਫੋਨ

ਸਹੀ ਗੱਲ ਆ ਬਈ ਤੇ ਬੱਚਿਆਂ ਨੇ ਵੀ ਬਹੁਤ ਕੀਤਾ ਸਹੀ ਗੱਲ ਆ ਬਈ ਤੇ ਬਾਕੀ ਨਾਲੇ ਅੱਜਕਲ ਦੇ ਪਿਆਰਾ ਚ ਤਾ ਕੁਝ ਨਹੀ ਹੈਗਾ ਅੱਜਕਲ ਤਾ time pass ਹੀ ਆ ਹੈਨਾ ਕੋਈ ਕੋਈ ਸੱਚਾ ਮਿਲੂ ਬਈ ਕੋਈ ਕੋਈ ਓਵੀ ਓ ਯਾਰ ਇਹਨਾਂ ਚੋ ਕੋਈ ਨਹੀ ਮਿਲਦਾ ਮੈਨੂੰ ਤਾ ਲੱਗਦਾ ਮੈਨੂੰ ਤਾ ਅੱਜਤਕ ਕਿਸੇ ਵੀ ਮੈਨੂੰ ਤਾ ਅੱਜਤਕ ਕਿਸੇ ਵੀ ਕੁੜੀ ਤੇ ਯਕੀਨ ਨਹੀਂ ਹੈਗਾ ਕਰਨਾ ਵੀ ਨਹੀਂ ਚਾਹੀਦਾ ਜਿਆਦਾ ਤਾ ਯਕੀਨ ਨਹੀਂ ਮੇਰੇ ਵਾਂਗੂ ਰਖਲਿਆ ਕਰ ਕਿਵੇਂ?

ਓ ਫਾਇਦਾ ਤਾ ਕੀਆ ਯਾਰ ਮੇਰੀ ਗੱਲ ਸੁਣ ਆਪਾ ਨੂੰ ਆਦਤ ਪਈ ਹੁੰਦੀ ਇਕ ਨਾਲ ਗੱਲ ਕਰਨ ਦੀ ਹੈਨਾ ਜੇ ਓਵੀ ਛੱਡਦੇ ਫਿਰ ਆਪ ਨੂੰ ਤੇ ਕਿਨ੍ਹੀ ਬੀਤਦੀ ਆ ਹੈਨਾ ਵੀ ਯਾਰ ਛੱਡ ਗਈ ਹੈਨਾ ਯਾਰ ਕੀ ਬੀਤਦੀ

ਬਾਈ ਮੈਂ ਇੱਕ ਪਿੱਛੇ serious ਉਹ ਹੋਇਆ ਸੀਗਾ ਇੱਕ ਪਿੱਛੇ ਹੋਇਆ ਸੀ ਉਹ ਮੈਨੂੰ ਧੋਖਾ ਦੇਗੀ ਸਾਲਾਂ ਬਾਅਦਾ ਯਾਰ ਮੈਨੂੰ ਯਾਰ ਓਦੇ ਤੋਂ ਬਾਅਦ ਕਿਸੇ ਤੇ ਯਕੀਨ ਈ ਨੀ ਹੋਇਆ ਹੁਣ ਹੈਂ ਮਨ ਕੇ ਕੀ ਫਾਇਦਾ ਕੀ ਰੱਖਲਾ ਜਿਹੜੀ ਅੜ੍ਹਜੇ ਯਾਰ ਓਨੂੰ ਮੈਂ ਹਾਂ ਕਰ ਈ ਦੀਨਾ ਕੁਛ ਮਰਜੀ ਹੋਜੇ ਹਾਂ ਕਰ ਈ ਦੀਨਾ ਇੱਕ ਛੱਡੂਗੀ ਦੂਜੀ ਹੈਗੀ ਦੂਜੀ ਛੱਡੂ ਤੇ ਤੀਜੀ ਹੈਗੀ ਆ। ਇਕ ਤੇ ਯਕੀਨ ਨਹੀਂ ਹੁੰਦਾ ਬਾਈ ਹਾਂ ਭਰਾ ਮੈਨੂੰ ਤਾ ਯਕੀਨ ਹੈਗਾ ਆ ਕਿਸੇ ਤੇ

ਕਿਸੇ ਦੀ ਜ਼ਿੰਦਗੀ ਹੈਨਾ ਖਰਾਬ ਕਰਕੇ ਕਿ ਮਿਲਦਾ ਵੀ ਕੀ ਆਪਾ ਨੂੰ

ਹਾਂ। ਕਈ ਵਾਰੀ ਆਪਣੇ ਵਰਗੇ ਮਨ ਕ ਹਨਾ ਵਰਤ ਕ ਛੱਡ ਦੇਣ ਫਿਰ ਕਹਿਣ ਗਈਆਂ ਆ ਮੁੰਡੇ ਉਹ ਨੇ ਆਪਣੇ ਵਰਗੇ ਦਾ ਆਪਣੇ ਵਰਗੇ ਦਾ ਜੁ ਆਪਣੇ ਵਰਗੇ ਵਰਤ ਈ ਨੀ ਸਕਦੇ ਕਿਸੇ ਨੂੰ

ਇੱਕ ਗੱਲ ਹੈ ਜਿਹੜੇ ਇਹ ਗੱਲ ਸਹੀ ਹੈ ਬਾਈ ਜਿਹੜੇ ਕੁੜੀਆਂ ਨੂੰ ਨਾ ਵਰਤ ਕੇ ਵਰਤ ਕੇ ਛੱਡ ਦਿੰਦੇ ਨੇ ਗ ਉਹ ਕੁੜੀ ਉਹਨੂੰ ਸੱਚਾ ਕਰਨ ਲੱਗ ਦੀ ਸਹੀ ਗੱਲ ਸਹੀ ਗੱਲ ਆ। ਕਿਉਂਕਿ ਯਾਰ ਅੱਜਕਲ ਤਾ ਕੁੜੀਆਂ ਨੂੰ ਵੀ ਨਾ ਮੁੰਡੇ ਏਦਾਂ ਦੇ ਹੀ ਚਾਹੀਦੇ ਨੇ ਜਿਹੜੇ ਵਰਤ ਕੇ ਉਹ ਕਰਨ ਵਰਤਣ

ਕਿਉਂਕਿ ਜਿਹੜਾ ਸੱਚਾ ਪਿਆਰ ਕਰਦਾ ਨਾ ਜੀ ਓਹਨੂੰ ਨਾ ਅੱਖ ਚੱਕਕੇ ਵੀ ਨਹੀਂ ਦੇਖਣਾ ਚੋਂਦਾ